ਇੱਕ ਸਾਡੇ ਸਾਹਮਣੇ ਸੜਕ ਸੜਕ ਹੈਗੀ ਏ ਸੜਕ ਦੇ ਸਾਹਮਣੇ ਸਾਨੂੰ ਤਿੰਨ ਚਾਰ ਦੁਕਾਨਾਂ ਇੱਕ ਸਾਥ ਨਜ਼ਰ ਆ ਰਹੀਐਂ।

ਤੇ ਜਿਹੜੀ ਸਾਡੇ ਖੱਬੇ ਪਾਸੇ ਦੁਕਾਨ ਹੈਗੀ ਆ ਉਹ ਇੱਕ ਜਨ ਜਰਨਲ ਸਟੋਰ ਹੈਗਾ ਯਾਨੀ ਖਾਣ ਪੀਣ ਦੀ ਦੁਕਾਨ ਹੈਗੀ ਹੈ।

ਸਾਡੀ ਅੱਖਾਂ ਦੇ ਸਾਹਮਣੇ ਸਾਨੂੰ ਇੱਕ ਰੈਸਟੋਰੈਂਟ ਦੀ ਤਸਵੀਰ ਨਜ਼ਰ ਆ ਰਹੀ ਹ ਜਿਹਦੇ ਵਿੱਚ ਬਹੁਤ ਹੀ ਸਟਾਈਲਿਸ਼ ਵੇ ਨਾਲ ਉਹਨੂੰ ਤਿਆਰ ਕੀਤਾ ਗਿਆ ਐ ਤੇ ਜਿਹੜਾ ਉਹਦਾ ਆਰਕੀਟੈਕਚਰ ਆ ਉਹ ਵੀ ਬਹੁਤ ਹੀ ਚੰਗਾ ਡਿਜ਼ਾਇਨ ਕੀਤਾ ਗਿਆ ਐ।

ਇਹ ਇਕ ਆਫਿਸ ਦੀ ਤਸਵੀਰ ਹੈਗੀ ਐ ਆਫਿਸ ਦਾ ਕਮਰਾ ਬਣਿਆ ਹੋਇਆ ਐ ਜਿਹਦੇ ਵਿੱਚ ਕਸਟਮਰ ਤੇ ਕਲਾਇੰਟ ਦੋਨਾਂ ਦੇ ਬਹਿਣ ਵਾਸਤੇ ਕੁਰਸੀਆਂ ਲੱਗੀਆਂ ਹੋਈਆਂ ਨੇ ਤੇ ਇਕ --

ਵਾਲਪੇਪਰ ਲੱਗਾ ਹੈ ਉਹ ਫੁੱਲਾਂ ਵਾਲਾ ਯਾਨੀ ਫਲੋਰਲ ਪ੍ਰਿੰਟ ਲੀਤਾ ਗਿਆ ਜਿਹਦੇ ਵਿੱਚ ਵਾਈਟ ਤੇ ਪਿੰਕ ਕਲਰ ਦੇ ਫਲਾਵਰ ਲੱਗੇ ਨੇ।

ਦੇ ਭਗਵਾਨ ਦੀ ਫੋਟੋਂ ਵੀ ਤਿੰਨ ਚਾਰ ਲੱਗੀਆਂ ਹੋਈਆਂ ਨੇ ਘੜੀ ਲੱਗੀ ਹੋਈ ਹੈ।

ਦਿੱਤੇ ਗਏ ਚਿਤਰ ਤੇ ਸਾਨੂੰ ਇੱਕ ਹਵੇਲੀ ਨਜਰ ਆ ਰਹੀ ਹੈ ਹਵੇਲੀ ਦੇ ਅੱਗੇ ਮਿੱਟੀ ਤੇ ਮਿੱਟੀ ਚ ਵਾਤਾਵਰਣ ਬਣਿਆ ਹੋਇਆ ਹੈ ਜੇਹੜਾ ਗਰਾਉਂਡ ਹੈ ਉਦੇ ਵਿਚ ਇੱਕ ਵੀ ਘਾਹ ਨੀ ਹੈਗੀ ਤੇ ਸਾਨੂੰ --

ਦਿੱਤੇ ਗਏ ਚਿੱਤਰ ਚ ਅਸੀਂ ਫਿਰ ਦੁਕਾ ਦੁਕਾਨਾਂ ਵੇਖਦੇ ਪਏ ਆ ਜਿਹੜੇ ਸੜਕ ਦੇ ਦੂਜੇ ਪਾਸੇ ਲੱਗੀਆਂ ਹੋਈਆਂ ਨੇ ਇਹ ਦੁਕਾਨਾਂ ਜਿਹੜੀ ਹੈਗੀਆਂ ਲਾਈਨਸ ਚ ਲੱਗੀਆਂ ਹੋਈਆਂ --

ਗੁੱਬਾਰੇਆਂ ਨਾਲ ਡੈਕੋਰੇਸ਼ਨ ਵੀ ਕਿੱਤੀ ਯਾਨੀ ਲਾਲ ਕਲਰ ਦੇ ਗੁਬਾਰੇਆਂ ਨਾਲ ਏਹਨਾਂ ਨੇ ਇੱਕ ਦਿਲ ਦਾ ਸ਼ੇਪ ਬਣਾ ਕੇ

ਦਿੱਤੇ ਗਏ ਚਿਤ੍ਰ ਤੇ ਸਾਨੂੰ ਸੜਕ ਨਜ਼ਰ ਆਉਂਦੀ ਪਈ ਹੈ ਸੜਕ ਦੇ ਸਾਹਮਣੇ ਬੈਂਕ ਹੈਗਾ ਹੈ ਬੈਂਕ ਦੇ ਸਾਹਮਣੇ ਭੀੜ੍ਹ ਹੈਗੀ ਹੈ ਮੋਟਰਸਾਈਕਿਲ ਕਾਰਾਂ ਵਗੈਰਾ ਖਲੌਤੀ ਹੋਈਆਂ ਨੇਂ।

ਤੇ ਉਹਦੇ ਥੱਲੇ ਉਹਦਾ ਏ_ਟੀ_ਐਮ ਵੀ ਬਣਿਆ ਹੋਇਆ ਤੇ ਨਾਲੇ ਬਿਜਲੀ ਦੇ ਖੰਬੇ ਲੱਗੇ ਹੋਏ ਨੇ ਤੇ ਬੈਂਕ ਦੇ ਅੱਗੇ ਏ_ਟੀ_ਐਮ ਤੇ ਅੱਗੇ ਜਿਹੜਾ ਵੀ ਹੈਗਾ --

ਸਾਡੇ ਸਾਹਮਣੇ ਇੱਕ ਪਾਰਕ ਹੈਗਾ ਪਾਰਕ ਦੇ ਵਿੱਚ ਤਲਾਬ ਬਣਿਆ ਹੋਇਆ ਤਲਾਅ ਦੇ ਵਿੱਚ ਅਸੀਂ ਵੇਖ ਸਕਦੇ ਆ ਬਹੁਤ ਹੀ ਵੱਡੇ ਵੱਡੇ ਸਨ ਕੱਛੂਐ ਯਾਨੀ ਕੱਛੂਕੁੰਮਾ ਨਜ਼ਰ ਆਉਂਦਾ ਪਿਆ ਜਿਹਨੂੰ ਇੰਗਲਿਸ਼ ਚ ਟੋਟਵਾਈਸ ਵੀ ਕਹਿੰਦੇ ਨੇ --

ਇੱਸ ਤਸਵੀਰ ਵਿੱਚ ਅੱਸੀ ਬਹੁਤ ਹੀ ਵੱਡਾ ਇੱਕ ਬਹੁਤ ਹੀ ਵੱਡਾ ਗਰਾਊਂਡ ਯਾਨੀ ਗਾਰਡਨ ਟਾਇਪ ਵੇਖਦੇ ਵਾਂ ਜਿਹਦੇ ਵਿੱਚ ਹਰੀ ਹਰੀ ਘਾਸ ਨਜ਼ਰ ਆਉਂਦੀ ਪਾਈ ਤੇ ਗਾਰਡਨ ਦੇ ਦੁੱਜੇ ਪਾੱਸੇ ਸਾਨੂੰ ਸਾਹਮਣੇ ਹੀ--

ਕਲੱਬ ਵਗੈਰਾ ਤੇ ਜਿਆਦਾ ਡੀ_ਜੇ ਸਾਨੂੰ ਨਜ਼ਰ ਆਂਦੇ ਨੇ ਜੇਹੜੇ ਓਹ ਆਪਣੀ ਮਤਲਬ ਕੀ ਬਨਾਈ ਇੱਕ ਯੂਨੀੋਕ ਧੁਨਾਂ ਤੇ ਲੋਕਾਂ ਨੂੰ ਬਚਾਉਂਦੇ ਨੇ।

ਤੇ ਅਸੀਂ ਡੀ_ਜੇ ਦਾ ਵੇਖ ਸਕਦੇ ਆਂ ਡੀ_ਜੇ ਦੀ ਜਿਹੜੀ ਸਟੇਜ ਹੈਗੀ ਜਾਨੀ ਡਾਂਸ ਫ੍ਲੋਰ ਜਿਹੜਾ ਬਣਿਆ ਹੋਇਆ ਉਹ ਵੀ ਵੇਖ ਸਕਦੇ ਆ ਲਾਈਟਾਂ ਨਾਲ ਭਰਪੂਰ ਬਣਿਆ ਹੋਇਆ ਹੈ।

ਸਾਡੀਆਂ ਅੱਖਾਂ ਦੇ ਸਾਹਮਣੇ ਅਸੀ ਇੱਕ ਓਟੋ ਮੋਬਾਈਲ ਰਿਪੇਅਰ ਦੀ ਦੁਕਾਨ ਚ ਸੀਨ ਵੇਖਦੇ ਪਏ ਜਿਹਦੇ ਵਿੱਚ ਟਾਇਰ --

ਇਸ ਸੀਨ ਵਿੱਚ ਅਸੀਂ ਗਰੋਸਰੀ ਸਟੋਰ ਯਾਨੀ ਕਿਰਾਣੇ ਦੀ ਦੁਕਾਨ ਦਾ ਸੀਨ ਦੇਖਦੇ ਪਏ ਜਿਹਦੇ ਵਿੱਚ ਖਾਣ ਪੀਣ ਦਾ ਸਮਾਨ ਸਾਡੇ ਅੱਗੇ ਲੱਗਿਆ ਹੋਇਆ ਤੇ ਇਹਦੇ ਵਿੱਚ ਜਿਹੜਾ ਦੁਕਾਨਾਂ ਦੇ ਬਾਅਦ--

ਉਹਨੂੰ ਘੇਰ ਕੇ ਖਲੋਤੇ ਹੋਏ ਨੇ ਤੇ ਨਾਲ ਕੈਮਰਾਮੈਨ ਹੈਗਾ ਤੇ ਜਿਹੜੇ ਉੱਥੇ ਸ਼ਰੀਕ ਹੋਏ ਮਹਿਮਾਨ ਹੈਗੇ ਉਹ ਵੀ ਆਸੇ ਪਾਸੇ ਖਲੋਤੇ ਹੋਏ ਨੇ।

ਟਰਡੀਸ਼ਨਲ ਡਰੈਸ ਪਾਈ ਹੋਈ ਹੈ ਜਿਹਦੇ ਵਿੱਚ ਉਹਨੇ ਨੀਲੇ ਕਲਰ ਦਾ ਕੋਟ ਤੇ ਥੱਲੇ ਵਾਈਟ ਕਲਰ ਦੀ ਸ਼ਰਟ ਤੇ ਬਲੈਕ ਕਲਰ ਥੱਲੇ ਪੈਂਟ ਪਾਈ ਹੋਈ ਹੈ।

ਆਹ ਭੇਲਪੁੜੀ ਵੇਖਣ 'ਚ ਬਹੁਤ ਹੀ ਜਿਆਦਾ ਦੂਰੋ ਟੈਸਟੀ ਲੱਗਦੀ ਪਈ ਆ ਉਹਨੂੰ ਵੇਖ ਕੇ ਖਾਣ ਦਾ ਦਿਲ ਕਰਨ ਲੱਗ ਪਿਆ।